ਸਾਨੂੰ ਇੱਥੇ ਇੱਕ ਸਬਜੀ ਮੰਡੀ ਦਿਖਾਈ ਦੇ ਰਹੀ ਹੈ।

ਏਸ ਤਸਵੀਰ ਵਿਸ਼ ਸਾਨੂੰ ਇੱਕ ਮੈਰਿਜ ਪੈਲੇਸ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਵਿੱਚ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ ਮੂਰਤੀਆਂ ਦੇਖਣ ਨੂੰ ਮਿਲ ਰਹੀਆਂ ਹਨ।

ਇੱਸ ਤਸਵੀਰ ਵਿੱਚ ਸਾਨੂੰ ਇੱਕ ਸਟੇਡੀਅਮ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਨੇੜੇ ਬਹੁਤ ਸਾਰੇ ਦਰਖਤ ਵੀ ਲੱਗੇ ਹੋਏ ਹਨ ਇਹ ਦੇਖਣ ਵਿੱਚ ਬਹੁਤ ਵਧੀਆ ਲੱਗ ਰਿਹਾ--

ਏਸ ਸ਼ੌਪ ਦੇ ਅੰਦਰ ਬੋਹੁਤ ਸਾਰੇ ਬੌਕਸੇਸ ਪਏ ਹੋਏ ਹਨ।

ਸਾਨੂੰ ਇੱਥੇ ਇੱਕ ਸ਼ੌਪ ਦੇਖਣ ਨੂੰ ਮਿਲ ਰਹੀ ਹੈ।

ਏਸ ਤਸਵੀਰ ਵਿੱਚ ਸਾਨੂੰ ਇੱਕ ਬੌਹਤ ਹੀ ਸੋਹਣਾ ਜੇਹਾ ਵਿਊ ਦਿਖਾਈ ਦੇ ਰਿਹਾ ਹੈ।

ਏਸ ਤਸਵੀਰ ਵਿੱਚ ਸਾਨੂੰ ਇੱਕ ਵਧੀਆ ਜੇਹਾ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਇਸ ਤਸਵੀਰ ਵਿੱਚ ਸਾਨੂੰ ਇੱਕ ਆਫਿਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਤਸਵੀਰ ਵਿੱਚ ਸਾਨੂੰ ਇੱਕ ਬੁਟੀਕ ਦੇਖਣ ਨੂੰ ਮਿਲ ਰਹੀ ਹੈ।

ਇਸ ਤਸਵੀਰ ਵਿੱਚ ਤੁਹਾਨੂੰ ਇੱਕ ਮੂਰਤੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਸਾਨੂੰ ਇੱਕ ਸ਼ੋਪ ਦਿਖਾਈ ਦੇ ਰਹੀ ਹੈ।